ਕੇ ਤੇਰੀ ਹੈ ਤੇ ਉਹਨਾਂ ਬੱਚਿਆਂ ਦੇ ਬਹੁਤ ਸੋਹਣੇ ਕੱਪੜੇ ਪਹਿਣੇ ਹੋਏ ਹਨ।

ਸਕਾਈ ਬਲੂ ਤਕ ਕਿੱਤਾ ਹੋਇਆ ਅ ਪਿੱਲਰ ਖੜਾ ਕਿੱਤਾ ਹੋਇਆ ਹੈ ਤੇ ਇੱਕ ਟਰੱਕ ਹੈ।

ਇਹ ਤਿੰਨ ਬਿਜਲੀਆਂ ਦੇ ਟੈਂਕ ਹਨ ਜਿੰਨਾਂ ਤੇ ਉੱਪਰ ਚਾਰ ਬੱਤੀਆਂ ਲੱਗੀਆਂ ਹੋਈਆਂ ਲਾਲ ਪੀਲੀ ਨੀਲੀ।

ਸਿੱਧਾ ਨਿਸ਼ਾਨਾ ਲਗਾਉਣ ਲਈ ਖੜੇ ਹੋਏ ਹਨ ਤੇ ਉਹਨਾਂ ਨੂੰ ਇੱਕ ਟੀਚਰ --

ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਸੀ ਫੇਟ ਹਬੋਰ--

ਚਾਰ ਕੁੜੀਆਂ ਹਨ ਜਿਨਾਂ ਦੇ ਬਿਲੋ ਤੇ ਰੈਡ ਰੰਗ ਦੇ ਕੱਪੜੇ ਪਹਿਨੇ ਤੇ ਵਾਈਟ ਰੰਗ ਦੇ ਫਲਾਵਰ ਲੱਗੇ ਹੋਏ ਹਨ।

ਸਟੈਂਡ ਖੜੇ ਹੋਏ ਹਨ ਜਿੰਨਾ ਤੇ ਗਰੀਨ ਕਵਰ ਦੇ ਪਰਦੇ ਲਾਏ ਹੋਏ ਹਨ ਤੇ ਇੱਕ ਮਸ਼ੀਨ ਹੈ ਜੋ ਕਿ ਐਕਸਰਾ ਲਾਉਣ ਵਾਲੀ ਹੈ ਇੱਕ ਸਟ੍ਰੈਕਚਰ ਪਿਆ ਹੈ।

ਇਹ ਇੱਕ ਹਾਲ ਹੈ ਹਾਲ ਦੇ ਵਿਚ ਬਹੁਤ ਸਾਰੇ ਫੁੱਲ ਲੱਗੇ ਹੋਏ ਨੇ ਡੈਕੋਰਤੇ ਕਿੱਤਾ ਹੋਇਆ ਤੇ ਚਿੱਟੇ ਸੁਫ਼ੇਦ ਰੰਗ ਦੇ ਬੁੱਲ ਫੁੱਲ ਹਨ।

ਏਹ ਇੱਕ ਡੀ_ਐਸ_ਪੀ ਸੋਡਾ ਐਂਡ ਕੋਫ਼ੀ ਸ਼ੌਪ ਹੈ।

ਅ ਸਨੈਰੀ ਤੇ ਬਲੈਕ ਰੰਗ ਦੀ ਟਾਇਰ ਹਨ ਤੇ ਬਲੈਕ ਰੰਗ ਦੀ ਗੱਡੀ ਹੈ ਜਿਸ ਦੇ ਆਸੇ ਪਾਸੇ ਸਪਾਈਡਰ ਵਾਲੇ--

ਦੋ ਪੌੜੀਆਂ ਦੋ ਪੌੜੀਆਂ ਲਗਾਈਆਂ ਗਈਆਂ ਹਨ ਜਿਨਾਂ ਤੇ--

ਵੱਡੀ ਸਾਰੀ ਸੜਕ ਹੈ ਤੇ ਇੱਕ ਟਰੱਕ ਖੜ੍ਹਾ ਹੋਇਆ ਹੈ ਜੋਕਿ ਹਰੇ ਰੰਗ ਦਾ ਹੈ ਇੱਥੇ ਬਹੁਤ ਸਾਰੇ--

ਰੈਂਪ ਬਣੇ ਹੋਏ ਨੇ ਜੋ ਕਿ ਚਿੱਟੇ ਤੇ ਲਾਲ ਰੰਗ ਦੇ ਹਨ ਇੱਕ ਵਾਟਰ ਬਾਕਸ ਹੈ ਇੱਥੇ ਬਹੁਤ ਸਾਰੇ ਬੰਦੇ ਖੜੇ ਹੋਏ ਨੇ।

ਇਹ ਤੇ ਹਰਾ ਕੀਤਾ ਹੈ ਤੇ ਦੋ ਗੱਡੀਆਂ ਖੜੀਆਂ ਹੋਈਆਂ ਹਨ ਜੋਕਿ ਚਿੱਟੇ ਰੰਗ ਦੀਆਂ ਹਨ।